ਮੇਰੇ ਉਸ time ਦੇਖੋ ਲੋ ਤੁਸੀਂ ਸਤਾਰਾਂ ਅਠਾਰਾ ਸਾਲ ਪਹਿਲਾਂ ਮੇਰੇ seventy seventy percent ਆ ਗਏ ਸੀ

ਉਸ time seventy percent ਨੂੰ first division ਗਿਣਿਆ ਜਾਂਦਾ ਸੀਗਾ

ਤੇ ਹੁਣ ਦੇਖ ਲੋ ninety nine percent ਵੀ ਮੰਨਦੇ ਏ ਹਰੇਕ ਕੀ hundred percent

ਪੜ੍ਹਣ ਦਾ ਜਨੂਨ ਸੀਗਾ ਘਰ ਦੇ problems ਕਰ ਕੇ ਨਹੀਂ ਪੜ੍ਹੀਆ ਗਿਆ ਜੀ ਮੇਰੇ ਤੋਂ ਆਪ ਬਹੁਤ ਖੁਆਇਸ਼ ਸੀ ਬੀ ਮੈਂ college ਲੱਗਾ ਬੀ ਅਗੇ ਪੜਾ so ਘਰਦੇ ਕਹਿੰਦੇ ਕੀ ਕਰਨਾ ਪੜ ਕੇ

ਕਹਿੰਦੇ ਰੋਟੀਆ ਬਨਾਣੀਆ but ਹੁਣ ਤੁਹਾਨੂੰ ਪਤਾ ਹੀ ਏ ਅੱਜਕਲ ਵੀ ਜਿਆਦਾ ਤਰ ਤਾਂ ਪੜਾਈ ਓ ਮੰਗਦੇ ਨੇ

ਕਿਉ ਕਿ ਹੁਣ ਮੈਂ teaching line ਦੇ ਵਿੱਚ ਲੱਗੀ ਆ ਜੇ ਆਪਾ ਕਿੱਥੇ ਵੀ job ਕਰਦੇ ਆ ਜਾਂ ਹੁਣ plus two ਪੜੇ ਨੂੰ ਤਾਂ ਕੁੱਝ ਸਮਜਦੇ ਈ ਨੀ

ਪਰ ਇਹ ਵੀ ਗੱਲ ਨੀ ਹੈਗੀ ਇਹ ਏ ਕੇ ਕਈ ਵਾਰ B ED ਕੀਤਾ ਵੀ ਪੜਾਇਆ ਕੋਈ ਪੜਾ ਨੀ ਸਕਦਾ

ਕਿਉ ਕਿ ਕਿਸੇ ਦਾ experience ਹੁੰਦਾ ਕੀ ਕੋਈ ਸਿਖਣ ਦਾ ਤਰੀਕਾ ਅੱਲਗ ਅੱਲਗ ਹੁੰਦਾ ਸਭ ਦਾ

ਆ ਖੇਡਾ ਦੇ ਵਿੱਚ ਬੱਸ ਮੈਂ ਜਿਆਦਾ ਤਰ ਤਾਂ ਇਹਦੇ ਚ ਆਪਣਾ ਖੋ ਖੋ ਹੋ ਗਈ

ਤੇ ਆ ਰੇਸਾ ਵਿੱਚ ਹੋ ਗਿਆ ਮੈਂ ਰੇਸ ਬਹੁਤ school time ਮੈਂ ਨਾ ਚ ਪਹਿਲੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਜਦੋਂ ਮੈਂ ਪਿੰਡ ਦੇ school ਚ ਹੁੰਦੀ ਸੀ ਨਾ

ਉਹਦੋ ਸਾਡੀਆਂ ਦੋੜਾ ਬਹੁਤ ਹੁੰਦਿਆ ਹੁੰਦਿਆ ਸੀ ਤੇ ਹੋਰ ਵੀ game ਗੇਮਾ ਬਹੁਤ ਖੇਡਦੇ ਹੁੰਦੇ ਸੀ ਜੀਵਨ ਰੁਮਾਲ ਚਕਣ

ਖੋ ਖੋ ਜਦੋ ਤੋਂ ਉੱਥੋ certificate ਮਿਲਿਆ ਇੱਕ ਥੋੜਾ ਜਾ ਦੇ ਕਰਕੇ ਥੋੜਾ ਜਾ ਅਗੇ national ਰਹਿ ਗਿਆ ਸਾਡਾ ਖੇਡਣਾ

ਹਾਂਜੀ ਤੇ ਸਾਰੀਆ ਤੋਂ ਪਹਿਲੇਂ number ਤੇ ਹੁੰਦੀ ਸੀਗੀ

ਸਾਡੇ teacher ਤਾਂ ਬਹੁਤ ਉਹ ਕਰਦੇ ਹੁੰਦੇ ਸੀਗੇ ਜਦੋ ਵੀ ਕੀਤੇ ਵੀ ਰੇਸਾ ਹੁੰਦਿਆ ਸੀਗੀਆ

ਜੜੇ sir ਕਹਿ ਦੇਂਦੇ ਸੀ ਵੀ ਪਰਵਿੰਦਰ ਨੂੰ ਜਰੂਰ ਲੈ ਕੇ ਜਾਣਾ ਏ

ਤਾਂ ਹੁਣ ਵੀ ਤੁਹਾਨੂੰ school teachers ਮਿਲਦੇ ਹੋਣੇ ਪਿੰਡ

ਨਹੀਂ ਜੀ ਫਿਲਹਾਲ ਮੈਂ ਨਾ ਦੇਖ ਲੋ ਪਹਿਲੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਪੜੀ ਆ ਪਿੰਡ ਦੇ school ਚ ਉੱਥੋ ਦੇ teacher ਹੁਣ ਵੀ ਮੇਰਾ ਬਹੁਤ ਕਰਦੇ ਨੇ ਤੋ ਹੁਣ ਵੀ ਪੁੱਛਣ ਲੱਗ ਜਾਂਦੇ ਨੇ ਬੀ ਤੂੰ ਕੀ ਕਰਦੀ ਏ ਵੀ ਤੂੰ ਪੜ ਲੈਂਦੀ ਗਾਂਹ

ਤੇ ਉਸ ਤੋਂ ਬਾਅਦ ਮੈਂ ਦੂਜੇ ਪਿੰਡ ਲੱਗੀ ਸੀਗੀ ਸਾਡੇ ਲਾਗਦੇ ਪਿੰਡ ਚ

ਆ ਉੱਥੋ ਦੇ teacher ਵੀ ਬਹੁਤ ਬਹੁਤ ਜਿਆਦਾ ਪਿਆਰ ਕਰਦੇ ਨੇ ਵੀ ਹਾਂ ਬੀ ਬਹੁਤ

teacher ਕਿਹਾ ਵੀ ਨਹੀਂ ਬੱਚਾ ਜੇ ਅਗੇ ਜਾ ਰਿਹਾ ਤੇ ਤੇਨੂੰ ਹੋਰ ਅਗੇ ਲੈ ਕੇ ਜਾਈਏ ਤਾਂ

ਟਿਚਰਾ ਨੇ ਮੇਰੀ ਬਹੁਤ ਕਿਹਾ ਸੀਗਾ ਮੈਨੂੰ ਤੂੰ college ਲੱਗਣਾ ਤੇ ਲੱਗ ਜਾ ਵੀ ਅਸੀਂ ਤੇਰੀ ਫ਼ੀਸ ਵਗਿਆਰਾ ਵੀ ਅਸੀਂ ਭਰਾ ਦਾ ਗੇ ਜੇ ਤੇਰੇ parents parents ਨਹੀਂ ਭਰਾ ਸਕਦੇ

ਹਾਂਜੀ ਮੇਰੀ madam ਸੀਗੇ ਇੱਕ ਹੋਰ ਮਾਜਰੇ ਦੇ ਗੁਰਪ੍ਰੀਤ ਬਹੁਤ ਸਾਉ ਸੀ ਪੰਜਾਬੀ ਦੇ madam ਸੀਗੇ ਉਹਨਾ ਨੇ ਬਹੁਤ ਮਿੰਟਾ ਕੀਤੀਆ ਮੇਰੀਆਂ ਕਹਿੰਦੇ ਤੁਸੀਂ ਲੱਗ ਜੋ

ਕਹਿੰਦੇ ਕੋਈ ਗੱਲ ਨੀ ਵੀ ਤੇਰ੍ਹਾ ਖ਼ਰਚਾ ਅਸੀਂ ਚਕ ਲਾ ਗੇ ਮੇਈ ਕਿਆ no mam ਛਦੋ ਰਹਿਣ ਦੋ ਤੁਸੀਂ ਪਰ ਇਹ ਇਹ ਵੀ ਏ ਨਾ ਪੜਾਈ ਤਾਂ ਜਰੂਰੀ ਸੀ ਵੇਸੇ ਤੁਸੀਂ ਅਗੇ ਪੜ ਲੋ ਜਿਆਦਾ better ਸੀਗਾ

ਕਿਉ ਕਿ ਮੈਨੂੰ ਹੁਣ ਜਿਆਦਾ feel ਹੁੰਦਾ ਕੀ ਮੈਂ ਪੜਾਈ ਕਿਉ ਛਡੀ ਸੀ

ਸੋਚ ਰਹੀ ਏ ਕੀ ਹਾਂ ਵੀ ਚਲੋ join ਕ਼ਰ ਲਾ

B.A ਕਰ ਲਵਾਂ ਪਰ ਹੁਣ ਤੁਹਾਨੂੰ ਪਤਾ ਘਰ ਦੇ ਹਾਲਾਤ ਇਹਦਾ ਦੇ ਹੋ ਜਾਂਦੇ ਏ ਕਈ ਵਾਰੀ ਬੱਚਾ ਵੀ ਵੇਖਣਾ ਸਾਰਾ ਕੁੱਝ ਵੇਖਣਾ

ਦੇਖਣਾ ਹੁੰਦਾ ਤਾਂ ਹੁਣ ਤਾਂ ਕੀ ਪੜਾਈ ਰਹਿ ਗਈ ਸਾਰਾ ਕੁੱਝ ਵਿੱਚ ਈ ਰਹਿ ਗਿਆ ਪਰ ਅਜੇ ਵੀ ਮੈਂ ਕੀਤੇ ਨਾ ਕੀਤੇ job join ਕ਼ਰ ਹੀ ਰਹੀ ਹਾਂ ਕੇ ਹਾਂ ਵੀ ਮੈਨੂੰ ਇੱਥੇ job ਮਿਲ ਜੇ ਇੱਥੇ teaching ਦੀ line ਦੀ job ਮਿਲਜੇ ਤਾਂ ਵਧੀਆ ਈ ਏ

teaching line ਦੀ job ਵਧੀਆ ਤਾਂ ਹੈ pressure ਤਾਂ ਹੁੰਦਾ ਪਰ ਵਧੀਆ ਹੁੰਦੀ ਏ ਕੀ ਆਪਣਾ ਘਰ ਵੀ ਦੇਖਿਆ ਜਾਂਦਾ teacher school ਦੇ ਵਿੱਚ ਵੀ ਦੇਖਿਆ ਜਾਂਦਾ tuition ਵੀ ਪੜਾਈ ਜਾਂਦੀਆ ਨੇ ਬੱਚੇ ਨੂੰ ਵੀ ਥੋੜਾ time ਦਿੱਤਾ ਜਾਂਦਾ

break ਦੇ ਦਿੰਦੇ ਏ ਵਿੱਚ ਸਾਲ ਕ ਦੀ teaching line ਦੇ ਵਿੱਚ ਜਿਹੜੇ teacher ਨੇ ਬੱਚਿਆ ਨੂੰ ਇਹ ਕੀ ਮੈਨੂੰ ਪਹਿਚਾਣੇ

ਵੀ ਬੱਚੇ ਹੁਣ ਵੀ ਮੈਨੂੰ ਬੱਚੇ ਮਿਲਦੇ ਏ ਪੈ ਆ good morning mam good afternoon mam ਜਦੋ ਜਿਸ time ਮਿਲਦੇ ਏ ਉਹ ਕਹਿ ਕੇ ਹੀ ਲੰਗਦੇ ਨੇ ਵੀ ਦੱਸ ਹੀ ਰਹੀ

teacher ਨੂੰ ਪਟਿਆਲੇ ਜਾ ਕੇ teacher ਦੇਖਦੇ ਕਿਸੇ ਨੂੰ special wish ਕਰਕੇ ਲੰਗਦੇ ਉਹਨਾ ਨੂੰ

ਤੇ ਇਹ ਹੈ ਵੀ ਹਜੇ ਵੀ teachers ਸਾਨੂੰ ਦੇਖਦੇ ਏ ਪਛਾਣਦੇ ਇਹਦਾ ਨੀ ਕੀ ਹੁਣ ਵੀ ਉਹ ਪਛਾਣ ਨੋਂ ਹੱਟ ਗਏ ਪਰ ਅਜੇ ਵੀ ਪਛਾਣਦੇ ਨੇ

ਪੜਨਾ ਇੱਕ ਵੇਸੇ ਇੱਕ ਕੁੜੀ ਵਾਸਤੇ ਜਿਆਦਾ ਜਰੂਰੀ ਏ

ਜਿੰਨਾ ਚਿਰ school ਦੇ ਵਿੱਚ ਰਹੇ school ਦੇ ਵਿੱਚ ਵੀ time ਵਧੀਆ ਲੰਗਿਆ

teacher ਦੀ respect ਕੀਤੀ ਏ ਤੇ ਹਰੇਕ teacher ਲਈ ਵੀ ਸਾਨੂੰ ਵਧੀਆ teach ਕਰੇ

ਤਾਂ ਆਪ ਮਮਾ ਕਹਿ ਰਹੇ ਨੇ ਕਹਿੰਦੇ ਤੂੰ ਲੱਗ ਜਾ ਕਹਿੰਦੇ ਵੀ ਪੜ ਲੈ ਗਾਂਹ ਵੀ ਪੜਨਾ

ਮੈਂ ਕਿਹਾ ਹੁਣ ਇਹ time ਵੀ ਬਹੁਤ ਹੋ ਚੁਕਿਆ ਮੈਂ ਕਿਹਾ ਪੜਾਈ ਛਡੇ ਨੂੰ

ਦਿਮਾਗ ਏ ਸ਼ਾਇਦ ਈ ਚਲੇ ਤੇ

ਥੋੜਾ ਜਾ ਧਿਆਨ ਦੋ ਗੇ ਸ਼ਾਇਦ ਚੱਲ ਪਏਗਾ ਵਧੀਆ ਚਲਪੇਗਾ ਗੱਲ ਤਾਂ ਸਹੀ ਏ ਅੱਠ ਸਾਲ ਤਾਂ ਬਾਅਦ ਮੈਂ computer course ਕਰਨ ਲੱਗੀ ਆ ਇਸ ਪੜਾਈ ਛ ਡੀ ਨੂੰ ਅੱਠ ਸਾਲ ਹੋ ਗਏ plus two ਕੀਤੀ ਨੂੰ

ਸਾਲ ਹੋ ਗਏ ਮੈਨੂੰ ਸਤਾਰਾਂ ਅਠਾਰਾ ਸਾਲ ਹੋ ਗਏ ਮੈਨੂੰ ਪੜਾਈ ਛਡੇ ਨੂੰ ਮੈਂ ਫੇਰ ਵੀ teaching line ਦੇ ਵਿੱਚ ਹੁਣ ਜਾ ਕੇ ਲੱਗੀ ਆ

ਦੱਸ ਸਾਲ ਮੇਰੀ marriage ਨੂੰ ਹੋ ਗਏ ਹਜੇ ਵੀ ਤਾਂ ਵੀ ਦੇਖ ਲੋ ਦੱਸ ਸਾਲਾ ਬਾਅਦ ਲਗੇ ਏ ਇਹ ਦੱਸ ਸਾਲ ਮੈਂ ਖਰਾਬ ਕਰ ਲੈ ਆਪਣੇ

ਉਹੀ ਕੀਤੇ ਹੁਣ ਮੈਂ ਸੋਚਦੀ ਆ ਕੀ ਦੱਸ ਸਾਲ ਮੈਂ ਕਿਉ ਖਰਾਬ ਉਹਦੋ computer ਸਿਖ ਲੈਂਦੀ

ਮੇਰੀ ਵੀ ਇੱਕ ਹੁਣ ਇਹੀ ਸਲਾਹ ਹੈ ਕੀ ਮੈਂ ਕਿਹਾ ਚਲੋ ਕੋਈ ਗੱਲ ਨੀ ਵੀ ਜੋ ਪਹਿਲਾਂ ਹੋ ਗਿਆ ਸੋ ਗਿਆ

ਬੀ ਹਨ ਚਲੋ computer course ਕਰਾਗੇ ਉਸ ਤੋਂ ਬਾਅਦ ਫੇਰ ਚਲੋ ਕੋਈ job ਵਗਿਆਰਾ ਦੇਖਾ ਗੇ ਕੋਈ ਛੋਟੀ ਮੋਟੀ

ਤੇ private ਕਰ ਲਾਂ ਗੀ ਮੈਂ ਕਿਹਾ ਚਲੋ

private ਵੀ ਵਧੀਆ private

ਪਰ ਇਹ ਏ ਪੜਾਈ ਤਾਂ ਕਰਨੀ ਜਰੂਰੀ ਏ ਪਰ ਖ਼ਰਚਾ ਵੀ ਦੇਖੋ ਉਹ ਵੀ ਦੇਖੋ ਇਹ ਤਾਂ ਜਰੂਰੀ

ਬਹੁਤ ਕਰੀ ਜਾਉ ਪੜਾਈ ਅੱਗੇ ਅੱਗੇ knowledge ਮਿਲੀ ਜਾਂਦੀ ਏ ਅੱਗੇ ਅੱਗੇ ਪੜਾਈ ਤੋਂ

ਕਈ ਵਾਰੀ ਸੋਚਦੇ ਆ ਕਿ ਹਾਂ ਸਾਨੂੰ ਇਹ ਚੀਜ ਪਤਾ ਨਹੀਂ ਸੀ ਬੱਚਾ ਸਿਖਾ ਗਿਆ

ਤਾਂ ਇਹ ਕਹਿੰਦੇ ਏ ਕੀ ਸਿਖਣ ਦੀ ਕੋਈ ਉਮਰ ਨਹੀਂ ਹੁੰਦੀ ਹਰੇਕ ਉਮਰ ਦੇ ਵਿੱਚ ਆਪਾਂ ਸਿਖ ਸਕਦੇ ਆ

ਤੁਸੀਂ ਉਸ school ਦੇ ਵਿੱਚ ਹੋਰ ਕੁੱਝ ਕੀ ਕਰਦੇ ਹੁੰਦੇ ਸੀਗੇ

ਉਮ ground ਚ ਤਾਂ so ਮੈਂ ਪੰਜਵੀ ਕਲਾਸ ਤੱਕ ਤਾਂ but ਉੱਥੇ ਈ ਪਿੰਡ ਦੇ school ਚ

ਸਾਡੀ teacher ਲੈ ਕੇ ਜਾਂਦੀ ਹੁੰਦੇ ਸੀਗੇ ਉਸ ਤੋਂ ਬਾਅਦ ਛੇਵੀ ਤੋਂ ਲੈ ਕੇ ਤਾਂ plus two ਤੱਕ

ਅਸੀਂ ਉੱਥੇ school ਦੇ ground ਚ ਖੇਡਦੇ ਹੁੰਦੇ ਸੀ

ਆ ਤੇ ਕਦੇ ਚਿੜੀ ਛਿਕਾ ਲੈ ਕੇ ਜਾਣਾ ਖੇਡਣ ਕਦੇ ਖੋ ਖੋ ਕਦੇ ਆ ਹੋਰ ਵੀ ਬਹੁਤ ਸਾਰੀਆ

ਤੇ ਇੱਕ ਹਾਂ ਦੋ ਤਿੰਨ ਟਿਚਰਾ ਨੇ

ਉਹਨਾ ਨੇ ਅੱਗੇ ਪੜਾਈ join ਕਰੀ ਏ ਕੇ ਨਹੀਂ ਕਰੀ ਕੇ ਉਹਨਾ ਨੇ ਵੀ plus two ਤੱਕ ਈ ਕਰਿਆ